ਆਹ ਦੇਖ ਰਿਹਾ ਹੈ ਤੇ ਪਾਣੀ ਦੇ ਵਿੱਚ ਦੋ ਆਦਮੀ ਖੜੇ ਹਨ ਜਿਨਾਂ ਨੇ ਕੱਪੜੇ ਖੋਲੇ ਹੋਏ ਹਨ ਤੇ ਨਾਲ ਬਹੁਤ ਵੱਡਾ ਝਰਨੇ ਚੋਂ ਪਾਣੀ ਡਿੱਗ ਰਿਹਾ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਸਮਾਨ ਪਿਆ ਦਿਖਾਈ ਦੇ ਰਿਹਾ ਜੋ ਕਿ ਡੱਬਿਆਂ ਦੇ ਵਿੱਚ --

ਇਸ ਤਸਵੀਰ ਦੇ ਵਿੱਚ ਇੱਕ ਅ ਮੰਦਿਰ ਦਿਖਾਈ ਦੇ ਰਿਹਾ ਹੈ ਜਿਸਦੇ ਸਾਹਮਣੇ --

ਬਹੁਤ ਬੜੇ ਪਾਰਕ ਵੀ ਬਣਿਆ ਹੋਇਆ ਹੈ ਤੇ ਵਿਚਕਾਰ ਬੂਟੇ ਲੱਗੇ ਦਿਖਾਈ ਦੇ ਰਹਿਣ ਉੱਪਰ ਆਸਮਾਨ ਵੀ ਦਿਖਾਈ ਦੇ ਰਿਹਾ ਹੈ।

ਤੇ ਹਰੇ ਹਰੇ ਬੂਟੇ ਦਰਖਤ ਬੂਟੇ ਦੇ ਉੱਤੇ ਇਹ ਮੋਰ ਤੁਰਦਾ ਨਜ਼ਰ ਆ ਰਿਹਾ ਹੈ।

ਆਦਮੀ ਬੈਠੇ ਹੋਏ ਹਨ ਤੇ ਉੱਪਰ ਪੱਖਾਂ ਲੱਗਾ ਤੇ ਲਾਈਟਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ।

ਇਸ ਤਸਵੀਰ ਦੇ ਵਿੱਚ ਇੱਕ ਬੈਡ ਪਿਆ ਦਿਖਾਈ ਦੇ ਰਿਹਾ ਉੱਪਰ ਲਾਈਟਾਂ ਲੱਗੀਆਂ ਸਾਹਮਣੇ --

ਜੇ ਤੇ ਊਪਰ ਥ ਸਾਹਮਣੇ ਵੀ ਤੇ ਬੋਹਤ ਸਾਰਾ ਰੇਤਾ ਦਿਖਾਈ ਦੇ ਰਿਹਾ ਹੈ ਤੇ ਇੱਕ ਛੋਟਾ ਦਰੱਖਤ ਵੀ ਲੱਗੇਆ ਹੋਇਆ ਦਿਖਾਈ ਦੇ ਰਿਹਾ।

ਤੇ ਆਸ ਪਾਸ ਬੱਦਲ ਵੀ ਦਿਖਾਈ ਦੇ ਰਹੇ ਹਨ ਤੇ ਦਰੱਖਤ ਵੀ ਹਨ।

ਇਸ ਤਸਵੀਰ ਦੇ ਵਿੱਚ ਕੁਝ ਆਦਮੀ ਦਿਖਾਈ ਦੇ ਰਹੇ ਹਨ ਜਿਨਾਂ ਦੇ ਕੱਪੜੇ ਬਹੁਤ ਜਿਆਦਾ ਗੰਦੇ ਹੋ ਚੁੱਕੇ ਹਨ ਤੇ ਕੁਝ ਸਮਾਨ ਇਸਦੇ ਆਸ ਪਾਸ ਇੱਕ ਸੋਟੀ ਵੀ ਪਈ ਹੋਈ ਏ।

ਤੇ ਇੱਕ ਗੱਡੀ ਦਿਖਾਈ ਦੇ ਰਹੀ ਜੋ ਕਿ ਕਾਲੇ ਰੰਗ ਦੀ ਹੈ।

ਇਹ ਇੱਕ ਸਟੇਡੀਅਮ ਬਹੁਤ ਬੜਾ ਹੈ ਜਿਸਦੇ ਵਿੱਚ ਲਾਈਟਾ ਵੀ ਲੱਗੀਆਂ ਹੋਈਆਂ ਹਨ ਤੇ ਕਾਫੀ ਲੋਗ ਆਸ-ਪਾਸ ਦਿਖ ਰਹੇ ਹਨ। ਛੋਟਾ-ਛੋਟਾ ਹਰਾ-ਹਰਾ ਘਾਹ ਵੀ ਨੀਚੇ ਲੱਗਿਆ ਹੋਇਆ ਹੈ।

ਇਸ ਤਸਵੀਰ ਦੇ ਵਿੱਚ ਇੱਕ ਮਾਤਾ ਰਾਣੀ ਜੀ ਦੀ ਫੋਟੋ ਦਿਖਾਈ ਦੇ ਰਹੀ ਆ ਉੱਪਰ ਗੁਬਾਰੇ ਲੱਗੇ ਹੋਏ ਹਨ ਜੋ ਕਿ ਗੁਲਾਬੀ ਤੇ ਲਾਲ ਰੰਗ ਦੇ ਹਨ।

ਤੇ ਸਾਹਮਣੇ ਮਾਤਾ ਰਾਂਚੀ ਦੀਆਂ ਫੋਟੋਆਂ ਤੇ ਵਿੱਚ ਲਾਈਟਾਂ ਵੀ ਲੱਗੀਆਂ ਉੱਪਰ ਪੱਖਾਂ ਲੱਗਾ ਵੀ ਦਿਖਾਈ ਦੇ ਰਿਹਾ ਹੈ।

ਤੇ ਬਹੁਤ ਆਸ ਪਾਸ ਇਸ ਦੇ ਸਫੇਦ ਰੰਗ ਦਾ ਕਰੋਸਿੰਗ ਨਿਸ਼ਾਨ ਵੀ ਬਣੇ ਹੋਏ ਹਨ।

ਇਹ ਤਸਵੀਰ ਦੇ ਵਿੱਚ ਬਹੁਤ ਕੁੜੀਆਂ ਦਿਖਾਈ ਦੇ ਰਹੀ ਆਂ ਜੋ ਕਿ ਸਟੇਜ ਦੇ ਉੱਪਰ ਬੈਠੀਆਂ ਹੋਈਆਂ ਹਨ ਤੇ ਇਹਨਾਂ ਨੇ ਸਾੜੀ ਪਾਈ ਹੋਈ ਆ ਅਲੱਗ ਅਲੱਗ ਰੰਗਾਂ ਦੀ --

ਇਹ ਅਲਮਾਰੀ ਸਾਰੇ ਕਾਲੇ ਰੰਗ ਦੀ ਹੈ ਲੱਕੜੀ ਦੀ ਬਣੀ ਹੋਈ ਹੈ ਤੇ ਇੱਕ ਥਰਮੋਸ਼ ਵੀ ਪਈ ਦਿਖਾਈ ਦੇ ਰਹੀ ਹੈ।

ਜੇ_ਸੀ_ਬੀ ਦਿਖਾਈ ਦੇ ਰਹੀ ਜੋ ਕਿ ਨੀਲੇ ਰੰਗ ਦੀ ਹੈ ਫੁੱਲ ਬੂਟੇ ਦਿਖਾਈ ਦੇ ਰਹੇ ਨੇ ਬੜੇ ਬੜੇ ਦਰਖਤ ਤੇ ਇੱਕ ਖੰਭਾ ਵੀ ਲੱਗਿਆ ਦਿਖਾਈ ਦੇ ਰਿਹਾ ਹੈ।

ਜੋ ਕੀ ਉਸ ਤਰਫ਼ ਉਧਰ ਨੂੰ ਜਾ ਰਿਹਾ ਹੈ ਤੇ ਊਪਰ ਆਸਮਾਨ ਵੀ ਦਿਖਾਈ ਦੇ ਰਿਹਾ ਹੈ।

ਇੱਸ ਤਸਵੀਰ ਦੇ ਵਿੱਚ ਇੱਕ ਸਟੇਜ ਦਿਖਾਈ ਦੇ ਰਹੀ ਹੈ ਸਟੇਜ ਦੇ ਊਪਰ ਲਾਈਟਾਂ ਲੱਗੀਆਂ ਹੋਈਆਂ ਹਨ ਆਲ਼ੇ ਦੁਆਲ਼ੇ।

ਆਸਮਾਨ ਦਾ ਨਜ਼ਾਰਾ ਸੁੰਦਰ ਹੈ ਤੇ ਅ ਇਥੇ ਸਾਈਡ ਤੇ ਮਿੱਟੀ ਦਿਖਾਈ ਦੇ ਰਹੀ ਹੈ ਛੋਟਾ-ਛੋਟਾ ਹਰਾ-ਹਰਾ ਇੱਕ ਸਾਈਡ ਤੇ ਘਾਹ ਵੀ ਲੱਗਿਆ ਹੋਇਆ ਦਿਖਾਈ ਦੇ ਰਿਹਾ ਹੈ।

ਇਸ ਤਸਵੀਰ ਦੇ ਵਿੱਚ ਕਿਸ਼ਤੀਆਂ ਦਿਖਾਈ ਦੇ ਰਹੀਆਂ ਹਨ ਇੱਥੇ ਬਹੁਤ ਬੜੀ ਨਹਿਰ ਦਿਖਾਈ ਦੇ ਰਹੀ ਆ ਇਸ ਦੇ ਆਸ ਪਾਸ ਬਹੁਤ ਜਿਆਦਾ ਦਰਖਤ ਲੱਗੇ ਹੋਏ ਦਿਖਾਈ ਦੇ ਰਿਹਾ ਹਨ।